ਸੋਸ ਵੀ ਪਾ ਸਕਦੇ ਆ green ਚਟਣੀ ਵਗੈਰਾ ਵੇਸੇ normal ਏਵੈ ਵੀ tasty ਲੱਗਦੀਆਂ ਨੇ ਪਰ ਸੋਸ ਪਾ ਕੇ ਵੀ ਵਧੀਆ

ਹਾਂ ਇਹ ਬਣਨ ਤੇ ਮਤਲਬ ਅੱਧਾ ਪੋਣਾ ਘੰਟਾ ਲੱਗ ਜਾਂਦਾ

ਮਿਠੀਆਂ ਨੂੰ ਘੱਟ time ਲੱਗਦਾ ਇੰਨੁ ਜਿਆਦਾ ਲੱਗਦਾ

ਠੀਕ ਏ ਜੀ ਮਤਲਬ ਜਿਹੜੀ ਆਪਾਂ ਬਾਜਾਰੋ ਲੈ ਕੇ ਆਨੇ ਆ ਸੇਮੀਆਂ ਫੇਰ ਉਹਦਾ process same ਏ ਏਵੈ ਬਨਾਣੀਆਂ ਉਹ ਵੀ ਨਹੀਂ ਬਜਾਰ ਵਾਲਿਆਂ ਸੇਮੀਆਂ ਥੋੜੀ ਜੀ ਹਲਕੀਆਂ ਹੁੰਦੀਆਂ ਨੇ ਮਤਲਬ ਕੇ

ਉਹ ਤਾਰਾਂ ਦੀ ਤਰ੍ਹਾਂ ਬਰੀਕ ਹੁੰਦੀਆਂ ਨੇ ਸੇਮੀਆਂ ਉਹ ਸੇਮੀਆਂ ਸਿਰਫ ਉਸ ਚ ਦੁੱਧ

ਜਿਹੜਾ ਆਂਦਾ ਦੁੱਧ ਨੂੰ ਪਹਿਲਾਂ ਉਬਾਲ ਲੋ ਕੱਚੇ ਦੁੱਧ ਚ ਨੀਂ ਪਾਣੀਆਂ ਦੁੱਧ ਜਦੋ ਉਬਲ ਜੇ ਗਾ ਦੁੱਧ ਉਬਾਲਣ ਤੋਂ ਬਾਅਦ ਫੇਰ ਸੇਮੀਆਂ ਪਾਣੀਆਂ ਨੇ

ਹਾਂ ਸ਼ਕਰ ਵੀ ਪਾ ਸਕਦੇ ਆਜੇ ਆਪਾਂ ਪਹਿਲਾਂ ਮੀਠਾ ਪਾਨੇ ਆ ਯਾਂ ਮੀਠੇ ਰਿਜ ਜਾਂਦਾ ਏ

ਉਸ ਚ ਮੀਠਾ ਪਾਉਣ ਤੋਂ ਬਾਅਦ ਸੇਮੀਆਂ ਪਾਉਣੀਆਂ ਨੇ ਉਹ ਨੂੰ ਜਿਆਦਾ ਤਰ time ਆਪਾਂ ਰ੍ਜਾਣੀਆਂ ਨੀਂ ਹੈਗੀਆਂ ਹਾਂ ਕਿਉਂ ਕੀ ਫੇਰ ਤਾਂ ਜਮਾ ਈ ਵਿੱਚ ਘੁੱਲ

ਘੁੱਲ ਜਾਂਦੀਆਂ ਨੇ ਕਿਉਂਕਿ ਉਹ ਜਿਆਦਾ ਉਹ ਹੁੰਦੀਆਂ ਨੇ

ਤਾਂ ਇੰਨੁ ਬੱਸ ਪੰਜ ਕ ਮਿੰਟ ਦੁੱਧ ਰਿਜਾਣ ਤੋਂ ਬਾਅਦ ਪੰਜ ਕ ਮਿੰਟ ਪਾ ਕੇ ਰੱਖੋ ਉਨੂੰ ਬੰਦ ਕਰਕੇ ਰੱਖ ਦੋ

ਹਾਂ ਉਨੂੰ ਢੱਕ ਕੇ ਰੱਖਦੇ ਆ ਤਾਂ dry fruit ਆਪਾਂ ਉਸ time ਪਾ ਸਕਦੇ ਆ

ਪਹਿਲਾਂ ਪਹਿਲਾਂ ਪਾਨੇ ਆਪਾਂ ਜਦਗੈਸ ਤੇ ਰਿਜਦੀ ਏ ਉਹ ਕਾਲੀ ਹੋ ਜਾਂਦੀ ਏ

dry fruit ਕੋਈ ਪਾਨੇ ਆ ਕਾਲੇ ਜੇ ਹੋ ਜਾਂਦੇ ਏ ਵੀ ਆਪਾਂ

ਜੇ ਆਪਾਂ ਉਨੂੰ ਜਿਆਦਾ time ਮਤਲਬ ਖਾਵਾ ਗੇ ਨੀਂ ਢੱਕ ਕੇ ਰੱਖਾ ਗੇ ਉਹ ਸਾਰਾ ਦੁੱਧ ਸੋਕ ਲੈਂਦੀਆਂ

ਦੀ ਜਿਹੜੀ ਆ ਮਤਲਬ ਕੀ ਜਿਹੜਾ ਆਪਾਂ ਹੁਣ ਬਜਾਰ ਤੋਂ ਸੇਮੀਆਂ ਲੇ ਕੇ ਆਨੇ ਆ ਉਹਦੀ ਨਮਕੀਨ ਵੀ ਬਣ ਜਾਣ ਗੀਆਂ

ਘੁੱਲ ਜਾਂ ਗੀਆਂ ਤੇ ਜਿਹੜੇ ਕਈ ਲੋਕੀ ਘੜੇ ਪਰ ਵੀ ਵੱਟਦੇ ਏ ਤਾਂ ਉਹਦੇ ਵਿੱਚ ਕਿਆ ਏ ਮਤਲਬ ਕੀ ਬਣਾਂਦੇ ਆ ਉਹ ਕਿਸ ਤਰੀਕੇ ਉਹ ਘੜੇ ਤੇ ਜਿਹੜੀਆ ਸੇਮੀਆਂ ਪਿੰਡਾ ਵਿੱਚ ਜਿਆਦਾ ਵੱਟਦੇ ਏ ਘੜੇ ਤੇ ਇੱਕ ਜਿੰਦੀ ਨਾਲ ਵੱਟੀਆਂ ਜਾਂਦੀਆਂ ਨੇ ਉਹ ਜਿੰਦੀ ਨਾਲ ਜਿਹੜੀ ਸੇਮੀਆਂ ਵੱਟਦੇ ਆ ਮੋਟੀਆਂ ਮੋਟੀਆਂ ਸੇਮੀਆਂ ਹੁੰਦੀਆਂ ਨੇ ਲੰਬੀਆਂ ਲੰਬੀਆਂ ਹੁੰਦੀਆਂ ਨੇ ਗੀਆਂ

ਛੋਟੀਆਂ ਚੋਲਾ ਦੀ ਤਰ੍ਹਾਂ ਦੀ ਹੁੰਦੀਆਂ ਨੇ ਜਿਹੜੀਆਂ ਘੜੇ ਤੇ ਤੇ ਜਿੰਦੀ ਨਾਲ ਵੱਟਦੇ ਨੇ ਉਹ same ਹੁੰਦੀਆਂ ਨੇ ਲੰਬੀਆਂ ਲੰਬੀਆਂ ਸੇਮੀਆਂ ਉਹਨਾ ਨੂੰ ਵੱਟਣ ਦਾ ਤਰੀਕਾ ਇਹੀ ਏ ਉਹ ਵੱਟ ਕੇ ਮੰਜੇ ਤੇ ਐਵੇ ਲੰਬੀਆਂ ਲੰਬੀਆਂ ਸੁਕਣੀਆਂ ਪਾ ਦਿੰਦੇ ਏ

ਸੁਕਾਣ ਲਈ ਕਪੜਾ ਪਾ ਕੇ ਉਪਰ ਪਾ ਦਿੰਦੇ ਏ ਹੇਗੇ

ਜਦੋ ਸੁਕ ਜਾਂਦੀਆਂ ਨੇ ਉਹਨਾ ਨੂੰ ਤੋੜੀਆਂ ਜਾਂਦਾ ਗਾ ਛੋਟੀਆਂ ਕਰੀਆਂ ਜਾਂਦਾ ਮਤਲਬ ਇੰਨੀਆਂ ਵੀ ਛੋਟੀਆਂ ਨੀ ਫੇਰ ਵੀ ਲੰਬੀਆਂ ਲੰਬੀਆਂ

ਇਹ ਜਿਆਦਾ ਤਰ ਲੋਕ ਹਨਾ ਮਥਾ ਟੇਕਣ ਲਈ ਵੀ use ਕਰਦੇ ਏ ਇਹ ਸੇਮੀਆਂ ਜਿਹੜੀਆ ਹੱਥ ਦੀ ਘਰ ਵੱਟੀਆਂ ਹੁੰਦੀਆਂ

ਹਾਂ ਉਹ ਸੇਮੀਆਂ ਉੱਥੇ ਮਥਾ ਟੇਕਣ ਲਈ use ਹੁੰਦੀਆਂ

ਤੇ ਇਹ ਸੇਮੀਆਂ ਵੀ ਮਿਠੀਆਂ ਵੀ ਬਣ ਜਾਂਦੀਆਂ ਨੇ ਨਮਕੀਨ ਵੀ ਬਣ

ਹਾਂ ਜੀਵਨ ਆਪਾਂ ਉਵੇਂ ਬਣਾਈਆਂ ਸੀ ਐਵੇ ਈ ਉਹ ਚੋਲਾ ਦੀ ਤਰ੍ਹਾਂ ਬਣੀਆਂ ਸੀ ਸੇਮੀਆਂ

ਕਲੀਆਂ ਕਲੀਆਂ ਮਤਲਬ ਕੇ ਬਰੀਕ ਬਰੀਕ ਚੋਲਾ

ਜਿਹੜੀਆਂ ਇਹ ਸੇਮੀਆਂ ਹੁੰਦੀਆਂ ਨੇ ਇਹ ਸੇਮੀਆਂ ਆਪਣੀਆਂ ਬਣਦੀਆਂ ਜਿਵੇਂ ਆਪਾਂ noodle ਖਾਣੇ ਆ

ਹਾਂ ਇਹ ਵੀ ਉਵੇ ਈ ਏ ਆਪਾਂ boil ਕਰ ਕੇ ਪਾਣੀ ਥੋੜਾ ਭੁੰਨ ਕੇ

ਹਾਂ ਜਦੋ ਆਪਾਂ ਇਹ ਬਣਾਨੇ ਆ ਵੀ ਭੁੰਨ ਕੇ ਰੱਖਣਾ ਤਾਂ ਜੋ ਇਹ ਖਰਾਬ ਨਾ ਹੋ ਜਾਣ

ਤੜਕਾ ਲੱਗਣਾ ਤੜਕਾ ਤਿਆਰ ਕਰਨਾ ਜਿਵੇਂ ਜਿਵੇਂ ਪਾਣਾ vegetable ਪਾਣੀਆਂ ਜਦੋ ਇਹ ਬਣਾਨੇ ਆ ਉਹ ਖਾਣ ਤੇ ਇਹ ਖਾਣ ਚ taste ਅੱਲਗ ਏ

ਉਵੇ ਦੀ ਲੱਗਦੀਆਂ ਨੇ ਜਿਹੜੀਆਂ ਇਹ ਸੇਮੀਆਂ ਨੇ

noodle ਖਾਣੇ ਆ ਫੇਰ ਇਹਦੇ ਚ ਵੀ ਸੋਸ ਵਗੈਰਾ ਹਾਂ ਇਹਦੇ ਚ ਵੀ ਸੋਸ ਉਹ green ਚਟਣੀ ਵੀ ਪਾ ਸਕਦੇ ਆ

ਇਹ noodle type ਹੋ ਜਾਂਦੀਆਂ ਨੇ ਅੱਜਕਲ ਦੇ ਬੱਚੇ noodle ਜਿਆਦਾ ਖਾਂਦੇ

ਇਹ ਸੇਮੀਆਂ ਆਪਾਂ ਘਰ ਬਣਾ ਦੇ use ਕਰ ਸਕਦੇ ਆ

ਰੋਕ ਸਕਦੇ ਨੀਂ ਆਪਣਾ ਇਹੀ ਬਣਾ ਕੇ ਖਾ ਲੋ ਖਿਲਾ ਦੀਏ ਬੱਚੇ ਨੂੰ ਖਿਲਾ ਸਕਦੇ ਆ ਹਾਂ ਠੀਕ ਏ ਜੀ ਠੀਕ

ਹੱਥ ਨਾਲ ਬਣਾਇਆ ਹੋਈਆਂ ਫੇਰ ਜਿਹੜਾ ਘੜੇ ਦੇ ਬਣਾਨੇ ਆ ਉਹਦਾ ਵੀ process same ਹੁੰਦਾ

ਤੇ ਉਦੇ ਹੱਥ ਨਾਲ ਐਵੇ ਬੀ ਵੱਟਦੇ ਹੈਗੇ

ਹਾਂ ਲੰਬੀਆਂ ਲੰਬੀਆਂ ਕਿਉਂਕਿ ਉਹਨੂੰ ਤੋੜਦੇ ਨੀਂ ਗੇ ਗਾਹ ਦੀ ਗਾਹ ਥੋੜਾ ਜਾ ਆਟਾ ਦੇ ਕੇ ਜਿਵੇਂ ਆਪਾਂ ਪੇੜਾ ਲੈਣੇ

ਪੇੜਾ ਜਦ ਤੱਕ ਪੇੜਾ ਨੀਂ ਖਤਮ ਹੁੰਦਾ ਉਨੀ ਲੰਬੀ ਚਲੀ ਜਾਂਦੀ

ਚਲੀ ਜਾਂਦੀ ਏ ਮਤਲਬ ਫ਼ਿਰ noodle type ਉੱਥੇ ਰੱਖੀ

type ਉੱਥੇ ਰੱਖ ਕੇ ਸੁਕਾਂਦੇ ਆ

ਦੋ ਤਿੰਨ ਦਿਨ ਐਵੇ ਦੂਸਰੀ ਸੇਮੀਆਂ ਸੁਕਾਂਦੇ ਆ ਵਾਲੀਆਂ ਉਵੇ ਈ ਇਹ ਸੁਕਣੇ ਆ

ਅੱਛਾ ਜਿਹੜਾ ਤੁਸੀਂ ਕਿਹਾ ਵੀ ਜਿੰਦੀ ਤੇ ਬਣਦੀਆਂ